ਕਿਸੀ ਹੋਰ ਨਾਲ ਅਮ handshake ਕੀਤਾ ਜਾਂ ਉਹਨੂੰ ਗਲੇ ਗਲੇ ਮਿਲੇ ਹੋਣੇ ਤਾਂ ਉਹਦੇ ਨਾਲ ਵੀ ਮਤਲਬ ਕੇ spread ਹੋ ਜਾਂਦੀ ਆ ਇਹ

ਮਤਲਬ ਕੇ ਬੋਲਣ ਨਾਲ ਵੀ ਹੁੰਦੀ ਆ ਇਹ ਜਦੋਂ

ਦੂਜਾ ਵੀ ਜੋ ਬੰਦੇ ਨੂੰ corona ਹੈ ਬੇਸ਼ਕ ਨਹੀਂ ਵੀ ਆ ਤਾਂ ਉਹਦੇ ਨਾਲ ਦੋ ਮੀਟਰ ਦੀ ਦੂਰੀ ਦੇ ਉਹਦੇ ਨਾਲ ਗੱਲ ਕਰੋ

hello ਹਾਏ ਵੀ ਦੋ ਮੀਟਰ ਦੀ ਦੂਰੀ ਨਾਲ ਹੀ ਕਰ ਲਿਓ

ਵੀ ਉਹਨੂੰ ਗਲੇ ਹੀ ਮਿਲਣਾ ਜਾਂ ਉਹਨੂੰ ਹੱਥ ਜੋੜ ਕੇ ਨਮਸਤੇ ਦੁਰ ਤੋਂ ਹੀ ਕਰਦੋ

ਕਿਉਂਕਿ ਜੇ ਹੱਥ ਮਿਲਾਇਆ ਫ਼ੇਰ ਉਹ virus ਆਉਗਾ ਹੋਲੀ ਹੋਲੀ ਤੁਹਾਨੂੰ ਆਪਣੀ ਗਿਰਫ਼ ਚ ਲੈਣ ਲੱਗ ਜੁਗਾ ਕਿਉਂਕਿ ਫ਼ੇਰ ਇਹ ਏਵੇਂ ਦੀ ਬਿਮਾਰੀ ਹੈ ਇਹਦਾ ਹੁਣ doctor ਕੋਲ ਵੀ ਇਲਾਜ ਨੀ ਹੈਗਾ

ਜੇ ਇਹ ਜਿਆਦਾ ਵਧ ਗਈ ਫ਼ੇਰ ਬੰਦਾ ਉੱਥੇ ਹੀ ਮਤਲਬ ਕੇ

starting ਤੋਂ ਲੱਛਣ ਕੀ ਹੈ ਮਤਲਬ ਕੇ ਆਪਾਂ ਨੂੰ feel ਹੋਣ ਲੱਗਦਾ ਹੈ ਵੀ mostly ਗਲਾ ਖਰਾਬ ਹੋਣਾ ਸ਼ੁਰੂ ਹੋਊਗਾ

ਗਲਾ ਖਰਾਬ ਤੋਂ ਬਾਅਦ ਖਾਂਸੀ ਜੁਖਾਮ ਬੁਖਾਰ ਇਹ main ਹੈ

ਇਹ main ਆ ਜੇ ਇਹੀ ਲੱਗ ਰਿਹਾ ਨਾ ਤਾਂ mostly ਵੀ ਇਹ ਦੋ ਚਾਰ ਦਿਨ ਥੋਨੂੰ ਹੈਗਾ ਤੇ corona ਦੀ ਸ਼ਿਕਾਇਤ ਹੈ ਠੀਕ ਹੈ ਠੀਕ ਹੈ ਇਹਦਾ ਜੇ ਕੋਈ ਆਪਾਂ ਦੇਸੀ ਤਰੀਕਾ ਕਰਨਾ ਚਾਹੁੰਦੇ ਹਾਂ ਤਾਂ ਉਹ ਮਤਲਬ ਕੀ ਹੈ ਦੀਦੀ ਆਪਾਂ ਇਹਦੇ ਚ ਦੇਸੀ ਤਰੀਕਾ ਇਹ ਕਰ ਆਕੜੇ ਹਾਂ ਵੀ ਗਰਮ ਪਾਣੀ ਲਿੱਤਾ ਉਹਦੇ ਵਿੱਚ ਥੋੜੀ ਜੀ ਹਲਦੀ ਪਾਈ ਉਹਨੂੰ ਮਿਲਾਇਆ

ਤੇ ਉਹਨੂੰ ਗਰਮ ਕਰਕੇ ਹਲਕਾ ਫੂਕ ਮਾਰ ਕੇ ਪੀਣਾ

ਜਿਹੜਾ ਹਲਦੀ ਹੈ ਨਾ antibiotic ਹੁੰਦਾ ਜੋ ਆਪਣੇ ਸ਼ਰੀਰ ਲਈ ਬਹੁਤ ਅੱਛਾ

ਤੇ ਦੂਜਾ ਤਰੀਕਾ ਇਹ ਹੈ ਜਿਹੜਾ ਆਪਾਂ ਹੁਣ ਕਾਢਾ ਬਣਾਉਣਾ ਗਰਮ ਪਾਣੀ ਲੈਲਿਆ

ਇਲਾਇਚੀ ਪਾਇਆ ਲੋਂਗ ਪਾਇਆ ਤੁਲਸੀ ਪੱਤਾ ਪਾਇਆ ਦਾਲ ਚੀਨੀ ਪਾਈ ਉਹਨੂੰ ਗਰਮ ਕਰਕੇ ਚੰਗੀ ਤਰ੍ਹਾਂ boil ਕਰਕੇ ਉਹਨੂੰ ਛਾਣ ਲਿਆ ਫ਼ੇਰ ਉਹਨੂੰ ਫੂਕ ਮਾਰ ਮਾਰ ਕੇ ਪੀਣਾ ਇਹਦੇ ਨਾਲ ਤੁਹਾਡਾ ਨਾ ਗਲਾ ਫੜਿਆ ਜਾਉਗਾ ਨਾ ਜੁਖਾਮ ਹੋਊਗਾ ਨਾ ਖਾਂਸੀ ਦੀ ਕੋਈ ਸ਼ਿਕਾਇਤ ਆਉਗਾ

ਹਾਂਜੀ ਫ਼ੇਰ ਇਹਨਾ ਚ ਗੋਲੀ ਆਪਾਂ paracetamol ਵੀ ਵਗੈਰਾ ਵੀ ਖਾਵਾਂਗੇ ਤਾਂ ਕੋਈ ਇਹਦਾ ਅਸਰ ਨੀ ਹੋਣਾ

ਆਪਾਂ daily routine ਚ ਮਤਲਬ ਕੇ ਗਰਮ ਪਾਣੀ ਕੋਸਾ ਪਾਣੀ ਪੀ ਸਕਦੇ ਹਾਂ

ਇਹ ਤਾਂ ਆਪਾਂ ਨੂੰ ਪੀਣਾ ਬਹੁਤ ਜਰੂਰੀ ਹੈ ਕਿਉਂਕਿ ਆਪਣੇ digestion system ਲਈ ਵੀ ਬਹੁਤ ਅੱਛਾ ਹੁੰਦਾ ਗਰਮ ਪਾਣੀ ਵੀ ਹੀ ਆਪਾਂ ਨੂੰ ਪੀਣਾ ਚਾਹੀਦਾ ਜੇ ਆਪਾਂ ਨੂੰ ਹੁਣ ਕਾਰਨਾ ਦੀ ਸ਼ਿਕਾਇਤ ਹੈ mostly ਗਰਮ ਪਾਣੀ ਹੀ ਪਿਓ ਕਿਆ ਪਤਾ ਠੰਡੇ ਪਾਣੀ ਦੇ ਵਿੱਚ ਵੀ ਉਹ ਗਲਾ ਖਰਾਬ ਕਰਨ ਵਾਲੇ ਕੋਈ ਲੱਛਣ ਹੋ ਸਕਦੇ ਆ ਕਿਉਂਕਿ ਆਪਾਂ ਨੂੰ ਜਦੋਂ ਆਪਾਂ ਗਰਮ ਪਾਣੀ ਕਰਦੇ ਹਾਂਸਾਰੇ ਜਿੰਨੇ ਵੀ ਉਹਦੇ ਚ ਕੀਟਾਨੂੰ ਹੈ germs ਹੈ ਸਾਰੇ ਮਰ ਜਾਂਦੇ ਨੇ ਫ਼ੇਰ ਉਹ pure ਹੋ ਜਾਂਦਾ

ਦੁਰ ਰਹਿਣਾ ਦੂਰੀ ਬਣਾ ਕੇ ਰੱਖਣੀ ਹੈ ਘਰ ਦੇ ਵਿੱਚ ਵੀ ਆਪਣਾ ਜੇ ਤੁਸੀਂ ਆਪਣੇ ਮੰਮੀ ਪਾਪਾ ਨਾਲ ਵੀ ਗੱਲ ਕਰ ਰਹੇ ਹੋ ਤਾਂ ਥੋੜਾ ਜਾ ਆਪਣਾ ਦੂਰੀ ਤੋਂ ਹੀ ਗੱਲ ਕਰਨੀ ਹੈ ਜਿਆਦਾ ਨੇੜੇ ਜਾ ਕੇ ਨੀ

ਤੇ mask wear ਕਰ ਸਕਦੇ ਹੋ ਤਾਂ ਕਰੋ ਤੇ ਗਰਮ ਪਾਣੀ ਪਿਓ ਅੱਛਾ ਖਾਣਾ ਖਾਓ main ਆਪਣਾ ਖਾਣਾ ਪੀਣਾ ਅੱਛਾ ਹੋਣਾ ਚਾਹੀਦਾ ਜਿਹੜੀ immunity weak ਹੁੰਦੀ ਆ corona ਜਲਦੀ ਹੁੰਦਾ

immunity ਮਤਲਬ ਕੇ ਜਿਵੇਂ ਹੁਣ ਅਮ ਅਮ ਲੋਕਾਂ ਨਾਲ ਲੜਨ ਦੀ

ਅਗਰ ਉਹ ਤੁਹਾਡੇ ਚ ਘੱਟ ਹੈ ਤਾਂ ਉਹ ਜਲਦੀ ਤੁਹਾਨੂੰ ਪਕੜਗਾ ਜਿਹਨਾ ਚ ਕਈਆਂ ਚ ਬਹੁਤ ਵਧੀਆ immunity system ਹੁੰਦਾ ਉਹਨਾ ਨੂੰ ਕਿਸੇ ਚੀਜ਼ ਦਾ ਅਸਰ ਨੀ ਹੁੰਦਾ

ਹੋਵੇ ਣ ਏਵੇਂ feel ਨੀ ਹੋਊਗਾ ਕਿਉਂਕਿ ਉਹਦੇ ਅੰਦਰ ਏਵੇਂ ਦੀ ਮਤਲਬ ਕੇ ਉਹ ਸ਼ਕਤੀ ਹੁੰਦੀ ਹੈ power ਹੁੰਦੀ ਜਿਹਨਾ ਨੂੰ germs ਨਾਲ ਭਰਿਆ attack ਵੀ ਕਰਦੇ ਤਾਂ ਉਹ ਉਹਨੂੰ ਉੱਥੀ ਖਤਮ ਕਰ ਦਿੰਦੇ ਆ

ਉਹਨਾ ਨੂੰ ਕਿਆ ਪਤਾ ਵੀ ਆਪਣੇ ਨਾਲ ਕੀ ਹੋਇਆ ਸਾਰੇ ਦਿਨ ਚ

ਕੋਈ corona ਦਾ patient ਸੀ ਉਹਨੂੰ

ਫ਼ੇਰ ਆਪਾਂ ਨੂੰ ਘਰ ਆ ਕੇ ਕੀ ਕਰਨਾ ਚਾਹੀਦਾ ਮਤਲਬ ਕੇ ਸਾਰੇ ਨਾਲੋਂ ਪਹਿਲਾਂ ਆਪਾਂ ਦੀਦੀ ਘਰ ਆ ਰਹੇ ਹਾਂ ਸਭ ਸੇ ਸਾਰੇ ਨਾਲੋ ਪਹਿਲਾਂ ਕੀ ਤੁਸੀਂ ਘਰ ਦੇ ਅੰਦਰ enter ਨੀ ਕਰਨਾ ਹੈਗਾ ਆਗੇ ਥੋੜੀ ਦੇਰ ਬਾਹਰ ਹੀ ਖੜੋ ਬਾਹਰ ਖੜ ਕੇ ਪਹਿਲਾਂ ਆਪਣਾ mask wear ਕੀਤਾ ਹੋਇਆ ਪਹਿਲਾਂ hand wash ਵਗੈਰਾ ਜੋ ਵੀ ਕਰਨਾ ਕਰਕੇ ਉਹਤੋਂ ਪਹਿਲਾਂ ਸਾਰਿਆਂ ਨਾਲੋ ਪਹਿਲਾਂ ਮਤਲਬ ਕਿ ਨਹਾ ਲੋ

ਨਹਾਨਾ ਧੋਣਾ ਆਪਣਾ ਸਾਰਾ ਚੰਗੇ ਤਰੀਕੇ ਨਾਲ ਕਰੋ ਨਾਹ ਧੋ ਕੇ ਵੀ ਆਪਣਾ ਜੋ ਵੀ ਹੈ ਆਪਣਾ ਕੀ ਕਹਿਨੇ ਹਾਂ sanitizer ਵਗੈਰਾ use ਕਰਕੇ ਫ਼ੇਰ ਆਪਣਾ enter ਕਰੋ ਘਰਦੇ ਵਿੱਚ main ਇਹ ਨੀ ਹੈਗਾ ਵੀ sanitizer use ਕਰੋ sanitizer ਨਾਲ ਕੀ ਹੋਊਗਾ ਜੋ ਵੀ germs ਹੋਣਗੇ ਉਹ ਮਰ ਜਾਣਗੇ ਤੇ ਤੁਸੀਂ ਆਪਣੇ ਕੀਟਾਨੂੰ ਤੋਂ ਬਿਲਕੁਲ free ਹੋ ਕੇ enter ਕਰ ਸਕਦੇ ਹੋ

ਚੀਜ਼ ਨਾਲ ਗਰਮ ਪਾਣੀ ਨਾਲ ਧੋ ਕੇ ਉਹਨੂੰ ਸਾਫ਼ ਆਪਣਾ ਰੱਖੋ ਉਸਤੋਂ ਬਾਅਦ ਤੁਸੀਂ ਆਪਣਾ ਨਹਾ ਨਹੁ ਕਰ ਕੱਪੜੇ ਟੰਗ ਟੁੰਗ ਕੇ ਫ਼ੇਰ ਆਓ

ਇਹਦਾ ਜਿਆਦਾਤਰ ਪਹਿਲਾਂ corona ਦਾ ਜਿਆਦਾ ਵੀ ਮਤਲਬ ਕੇ ਹੁਣ ਵੀ ਹੈ area ਚ ਥੋੜਾ ਆ ਰਿਹਾ ਹੈ

ਤੇ ਜਦੋਂ fruit ਵਗੈਰਾ ਲੈਣ ਜਾਂਦੇ ਜਾਂ ਅਮ ਸਬ੍ਜ਼ੀ ਵਗੈਰਾ ਜਾਂ ਕੁੱਛ ਹੋਰ ਲੈਣ ਜਾਂਦੇ

main ਤਾਂ ਦੀਦੀ ਜਿਵੇਂ ਹੁਣ ਆਪਾਂ ਲੈਕੇ ਆਏ ਚੀਜ਼ ਜਿਵੇਂ fruits ਫਲ ਲੈਕੇ ਆਉਂਦੇ ਹਾਂ ਮੈਂ ਕਹਿੰਦੀ ਹਾਂ ਸਭ ਨਾਲੋ ਪਹਿਲਾਂ ਪਾਣੀ ਲੈਲੋ ਪਾਣੀ ਨੂੰ ਹਲਕਾ boil ਕਰਲੋ ਉਹਨੂੰ ਰੱਖ ਕੇ ਆਪਣਾ ਜੋ ਵੀ fruit ਹੈ ਘੰਟੇ ਡੇਡ ਘੰਟੇ ਲਈ ਛੱਡ ਦੋ

ਉਹਦੇ ਚ ਜਿੰਨੇ ਵੀ germs ਹੋਣਗੇ ਸਾਰੇ ਹੀ ਨਿੱਕਲ ਜਾਣਗੇ ਉਸ ਤੋਂ ਬਾਅਦ ਚਲੇਂ ਕਰਕੇ ਆਪਣਾ ਖਾਓ ਕੁੱਛ ਨੀ ਕੋਈ ਫਰਕ ਨੀ ਪਾਉਗਾ ਕਿਉਂਕਿ ਉਹਦੇ ਚ ਸਾਰੇ germs ਮਰ ਜਾਣਗੇ

ਹਾਂਜੀ ਸਬਜੀਆਂ ਚ mostly ਜਿਵੇਂ ਆਪਾਂ ਪਾਲਕ ਵਗੈਰਾ ਲੈ ਲਿਆ ਗੋਭੀ ਇਹਨਾ ਚ germs ਜਿਆਦਾ ਹੁੰਦੇ ਨੇ ਕਿਉਂਕਿ ਕੀਟਨਾਸ਼ਕ ਦਾ ਪ੍ਰਯੋਗ ਜਿਆਦਾ ਕੀਤਾ ਹੁੰਦਾ

ਇਸ ਕਰਕੇ ਇਹਨੂੰ ਘੰਟਾ ਦੋ ਘੰਟਾ ਨੀ ਸਗੋਂ ਗੋਭੀ ਵੀ ਬਣਾ ਰਹੇ ਹੋਣ ਉਹਨੂੰ ਵੀ boil ਕਰਕੇ ਬਣਾਓ

ਕਿਉਂਕਿ ਉਹਨਾ ਚ germs ਬਹੁਤ ਜਿਆਦਾ ਹੁੰਦੇ ਨੇ

ਫ਼ੇਰ ਹੀ ਤੁਸੀਂ ਬਣਾਉਣਾ ਚਾਹੇ ਪਾਲਕ ਵੀ ਹੋਵੇ ਉਹਨੂੰ boil ਕਰਕੇ boil ਆਲੇ ਪਾਣੀ ਚ ਛੱਡ ਦੋ ਉਸ ਤੋਂ ਬਾਅਦ ਉਹਨੂੰ ਕੱਡ ਕੇ ਤੁਸੀਂ ਉਹਦੀ ਸਬ੍ਜ਼ੀ ਬਣਾ ਸਕਦੇ ਹੋ

ਠੀਕ ਹੈ ਵੀ ਜਿਵੇਂ ਹਨਾ ਕਈ doctor ਹੈਗੇ

ਕਾਫੀ doctor doctor ਈ ਨੇ ਜਿਹੜੇ corona ਦੇ patient ਦਾ

ਮਤਲਬ ਕੇ ਉਹਨਾ ਨੂੰ ਨੀ ਕੋਈ ਖਤਰਾ ਹੈ ਮਤਲਬ ਉਹ ਜਿਹੜਾ treatment ਕਰਦੇ ਆ ਉਹਨਾ ਨੂੰ ਵੀ ਹੋ ਸਕਦਾ ਹੈ ਹਾਂਜੀ ਦੀ ਖਤਰਾ ਤਾਂ ਸਭ ਨੂੰ ਹੀ ਹੈ ਤੁਸੀਂ ਮੈਨੂੰ ਚਾਹੇ doctor ਪਰ ਜੋ doctor ਆ ਉਹ ਬਹੁਤ ਹੀ ਜਿਆਦਾ care ਕਰਦੇ ਆ

PPT ਕਿੱਟਾਂ ਹੁੰਦੀਆਂ ਜਿਹਨਾ ਵਿੱਚ ਉਹਨਾ ਦਾ ਪੂਰਾ costume with shoes with gloves ਸਭ ਕੁੱਛ ਹੁੰਦਾ

ਤੇ ਉਹ wear ਕਰਕੇ ਹੀ ਉਹਦਾ treatment ਕਰਦੇ ਆ

ਏਵੇਂ ਨੀ ਹੈਗਾ ਵ੍ਵੀ ਉਹਨੂੰ touch ਨੀ ਕਰਦੇ ਸਭ ਕੁੱਝ ਕਰਦੇ ਆ ਪਰ ਜਿਹੜਾ ਉਹਨਾ ਦੀ costume ਹੁੰਦਾ ਨਾ ਉਹਦੇ ਵਿੱਚ ਉਹਨਾ ਨੂੰ ਕੋਈ effect ਨੀ layer ਕੋਈ ਅੰਦਰ ਨੀ ਜਾਂਦੀ ਨਹੀਂ ਜਿਹੜਾ ਇਹ ਪਾਉਂਦੇ ਆ PPT kit ਪਾਉਂਦੇ ਆ PPT ਕਿਤ ਹੁੰਦੀ ਆ ਮਤਲਬ ਕੇ

ਉਹ dress ਹੁੰਦੀ ਆ ਡਾਕਟਰਾਂ ਦੀ ਉਹ ਦਵਾਰਾ use ਹੈ ਜਾਂ ਨਹੀਂ ਹੈ

ਤੀਸਰੀ wear ਕੀਤੀ ਤੀਸਰੇ ਨੂੰ ਉਹਦੇ ਨਾਲ ਨੀ ਕੀ patient ਨੂੰ check ਕਰਦੇ ਕਿਉਂਕਿ ਫ਼ੇਰ ਉਹਨਾ ਨੇ ਘਰੇ ਵੀ ਜਾਣਾ ਕਿਸੇ ਆਪਨੇ family ਚ ਬੈਠਣਾ ਉਹਨਾ ਨੇ ਵੀ ਬਹੁਤ ਧਿਆਨ ਰੱਖਣਾ ਪੈਂਦਾ

means ਆਪਣੇ ਨਾਲੋ ਖਤਰਾ ਉਹਨਾ ਨੂੰ ਹੈ ਫ਼ੇਰ ਵੀ ਉਹ ਆਪਣਾ treatment ਕਰਦੇ ਆ ਜਿਵੇਂ ਕਹਿੰਦੇ ਆ sanitizer ਆ ਆਪਾਂ ਨੂੰ ਰੱਖਣਾ ਕੋਲ ਜਰੂਰੀ ਹੈ

ਜਰੂਰੀ ਹੈ ਕਿਉਂਕਿ ਬਹੁਤ ਲੋਕੀ ਕਦੇ ਕੋਈ ਬੱਸ ਚ travel ਕਰਦਾ ਕੋਈ ਕਿਤੇ ਜਾ ਰਿਹਾ ਚਾਰ ਬੰਦੇ

ਲੋਕਾਂ ਨੂੰ ਮਿਲਣਾ ਤਾਂ ਆਪਾਂ ਨੂੰ ਬਹੁਤ ਜਰੂਰੀ ਹੈ ਆਪਾਂ ਨੇ basic ਆਪਾਂ ਨੇ ਉਹਨੂੰ ਹੱਥ ਲਗਾਈਏ ਨਾਲ ਦੀ ਨਾਲ ਆਪਣਾ sanitizer ਲਗਾਲੋ

ਮਤਲਬ ਕੇ ਇਹ ਜਿਆਦਾ ਤਰ ਕਿਹਨੂ effect ਕਰਦਾ ਇਹ ਇਹ ਜਿਆਦਾਤਰ ਕਿਹਨੂੰ side effect ਕਰਦਾ corona ਮਤਲਬ ਕੇ ਵੀ ਇਹ ਜਿਆਦਾ ਛੋਟੇ ਬੱਚੇ ਹੋਗੇ ਜਿਵੇਂ ਆਪਣੇ ਬਜੁਰਗ ਹੋਗੇ

ਕਰਦਾ ਕਿਉਂਕਿ ਇਹਨਾ ਬੱਚਿਆਂ ਦੀ ਜਿਹੜੀ immunity ਹੁੰਦੀ ਆ ਉਹ ਵੀ ਘੱਟ ਹੁੰਦੀ ਆ ਬਜੁਰਗਾਂ ਦੀ ਵੀ

ਕਿਉਂਕਿ ਇਹਨਾ ਦੀ immunity system ਕਮਜ਼ੋਰ ਹੋਣ ਕਰਕੇ ਇਹਨਾ ਦਾ level ਵਧੀ ਜਾਂਦਾ ਫ਼ੇਰ ਇਹਨਾ ਦੀ death ਹੋ ਜਾਂਦੀ ਹੈ

ਬਹੁਤ ਘੱਟ ਸੀ ਕਿਉਂਕਿ young age ਕਿਆ ਹੁੰਦਾ ਲੋਕੀ ਖਾਂਦੇ ਪੀਂਦੇ ਆ ਅੱਛਾ ਖਾਣਾ ਖਾਂਦੇ ਆ immunity system ਅੱਛੀ ਹੁੰਦੀ ਆ ਪਰ ਬੱਚੇ ਨੂੰ ਨੀ ਇੰਨਾ ਜਿਆਦਾ ਅੱਛਾ ਬੱਚੇ ਨੂੰ ਤਾਂ ਦੋ ਪਰਾਂਠੇ ਵੀ ਦੇਦੋ ਨਹੀਂ ਮੰਮਾ ਮੈਂ ਨੀ ਖਾਣਾ ਲੱਸੀ ਪੀਲੋ ਮੈਂ ਨੀ ਪੀਣਾ ਮੇਰਾ ਦਿਲ ਨੀ ਕਰ ਰਿਹਾ ਕਿਉਂਕਿ ਅੱਜਕਲ ਦੇ ਬੱਚਿਆਂ ਚ ਉਹ ਗੱਲ ਨੀ ਰਹੀ ਕਿਉਂਕਿ ਇਹ ਖਾਂਦੇ ਪੀਂਦੇ ਨੀ

ਗਰਮ ਪਾਣੀ ਵੀ ਨੀ ਕਿਉਂਕਿ ਉਸ time ਗਰਮ ਪਾਣੀ ਜਿਆਦਾ ਹੋ

ਨਹੀਂ ਪਿੰਦੀ ਸੀਗੀ ਇਸ ਕਰਕੇ ਉਹਨਾ ਨੂੰ ਜਿਆਦਾ effect ਹੋਣ ਲੱਗ ਜਾਂਦਾ ਉਹ ਜਲਦੀ ਬੀਮਾਰ ਹੋ ਜਾਂਦੇ ਆ

ਕਿਉਂਕਿ ਜਦੋਂ corona time ਸੀ ਉਸ time ਜਿਆਦਾ patient ਸੀ ਨਾ

patient ਜਿਆਦਾ ਹੋਣ ਦੇ ਕਾਰਨ ਵੀ ਡਾਕਟਰਾਂ ਵੀ ਉਹ ਸੀ ਖਤਰਾ ਸੀ

ਹਾਂਜੀ doctor ਨੂੰ ਵੀ corona ਹੋਇਆ ਫ਼ੇਰ ਉਹਨਾ ਨੇ care ਕਰਕੇ ਆਪਣੇ ਆਪ ਨੂੰ ਸੰਭਾਲ ਲਿਆ ਕਿਉਂਕਿ ਉਹਨਾ ਨੂੰ ਪਤਾ ਵੀ ਅਸੀਂ ਆਹ patient ਨੂੰ ਕਰ ਰਹੇ ਹਾਂ ਜਿਹੜਾ corona ਦਾ ਮਰੀਜ਼ ਹੈ ਤਾਂ ਉਹਨਾ ਤੋਂ ਸਾਨੂੰ corona ਹੋਣ ਦਾ ਖਤਰਾ ਹੈ ਇਸ ਲਈ ਉਹ ਪਹਿਲਾਂ ਹੀ ਆਪਣੀ ਬਹੁਤ ਸਾਰੀ precaution use ਕਰਦੇ ਆ ਜੋ medicine ਲੱਗਦੀ ਆ ਖਾਣੀ ਚਾਹੀਦੀ ਆ ਉਹ ਪਹਿਲਾਂ ਹੀ ਉਹਨੂੰ ਖਾ ਖਾ ਕੇ ਆਪਣਾ patient ਦਾ ਇਲਾਜ ਕਰੀ ਜਾਂਦੇ ਆ ਨਾਲੇ ਆਪਣੀ care ਵੀ ਰੱਖਦੇ ਆ

ਪਰ doctor ਇਹ ਵੀ ਕਹਿੰਦੇ ਆ ਵੀ ਜੇ ਕਿਸੇ ਨੂੰ ਨਹੀਂ ਵੀ ਹੈ ਉਹ ਵੀ medicine ਲਓ

ਆਪਾਂ ਨੂੰ ਪਤਾ ਨੀ ਫ਼ੇਰ ਵੀ ਆਪਾਂ ਨੂੰ ਖਾ ਕੇ ਘੱਟ level ਤੇ ਸ਼ਾਇਦ ਉਹ medicine ਖਾ ਕੇ ਉੱਥੀ ਖਤਮ ਹੋਜੂਗਾ

ਅਗਰ ਆਪਾਂ ਨਹੀਂ ਖਾ ਰਹੇ ਤਾਂ ਵਧ ਰਿਹਾ ਹੋਲੀ ਹੋਲੀ ਵਧ ਰਿਹਾ ਹੋਲੀ ਹੋਲੀ ਵਧ ਵਧ ਕੇ ਤੁਹਾਨੂੰ ਬਹੁਤ ਜਿਆਦਾ effect ਕਰੂਗਾ

ਤੇ ਹੁਣ ਤਾਂ ਜਿਹੜਾ ਹੁਣ ਇਹਦਾ ਹੁਣ ਤਾਂ ਇਲਾਜ ਵੀ ਆਗਿਆ ਮਤਲਬ ਕੇ ਜਿਸ ਚ injection ਵਗੈਰਾ ਲਗਾਏ ਜਾਂਦੇ ਆ

ਹੁਣ ਦੀਦੀ ਜਿਵੇਂ ਕੀ dose ਅਗੀਆਂ ਸੀਗੀਆਂ ਦੋ dose ਆਈਆਂ ਸੀਗੀਆ first dose second dose first dose ਦੇ ਵਿੱਚ ਅਮ ਉਹ ਚ ਵੀ injection ਲੱਗਦਾ ਸੀਗਾ second dose ਚ ਵੀ injection ਲੱਗਦਾ ਸੀ ਇਹ ਦੋ injection ਤਾਂ ਲੱਗਦੇ ਸੀ ਤਾਂ ਜੋ ਆਪਾਂ corona ਦਾ ਜੋ ਵੀ ਅੰਦਰ virus ਦੇ ਜੋ ਵੀ ਅੰਸ਼ ਬਚੇ ਆ ਹਲੇ

ਤੇ ਇਹ ਹੀ ਅਮ injection ਸੀਗੇ ਨਾ ਲਗਾਉਂਦੇ ਸੀਗੇ ਨਾ automatic ਬਹੁਤ ਜਿਆਦਾ ਆਪਾਂ ਨੂੰ ਬੁਖਾਰ ਚੜਨ ਲੱਗ ਜਾਂਦਾ ਸੀਗਾ

ਵੀ ਹੋਣ ਲੱਗ ਜਾਂਦਾ ਸੀ ਕਿਉਂਕਿ ਇਹ ਉੱਥੇ ਉਹ virus ਨੂੰ ਉੱਥੇ ਹੀ ਖਤਮ ਕਰ ਰਿਹਾ ਸੀਗਾ

ਹਾਂਜੀ ਜਵੇਂ ਆਪਾਂ ਕਦੇ ਕਦੇ death ਤੇ ਚਲੇ ਜਾਂਦੇ ਜਿਵੇਂ ਕਿਸੇ ਦੀ death ਜੋ ਜਾਂਦੀ ਸੀਗੀ ਤਾਂ ਆਪਾਂ ਨੂੰ ਕੀ ਕਿਹਾ ਗਿਆ ਸੀਗਾ ਵੀ ਬਹੁਤ ਹੀ ਘੱਟ ਲੋਕਾਂ ਨੇ ਜਾਣਾ